ਉੱਥੇ ਕਾਫੀ ਸਾਰੇ ਜੇਹੜੇ ਆਹ ਸਥਾਨ ਯਾ ਦਿਵਾਂਗ ਜੇਹੜੇ ਆ ਸੀ ਡੇਕੋਰੇਟ ਕੀਤੀ ਗਈ ਹੈਗੀ ਆ।

ਪਿੱਛੇ ਇਕ ਸ਼ਟਰ ਲੱਗਾ ਹੋਇਆ ਗੇਟ ਤੇ ਲੋਕ ਟੈਲਦੇ ਵਿੱਚ ਲਾਲ ਪੱਟੀ ਨਜ਼ਰ ਆ ਰਹੀ ਆ।

ਸਾਹਮਣੇ ਜਿਹੜਾ ਆ ਪ੍ਰਦੂਸ਼ਣ ਚੈੱਕ ਸੈਂਟਰ ਇਨਗੋਰੇਸ਼ਨ ਪੁਆਇੰਟ ਵਿਖਣ ਡਿਆ ਵਾ।

ਸਾਹਮਣੇ ਜਿਹੜੀ ਆ ਇੱਕ ਜੇ_ਸੀ_ਬੀ ਕੰਮ ਕਰ ਰਹੀ ਆ ਸਾਈਡ ਤੇ ਉਹਦੇ ਤਿੰਨ ਬੰਦੇ ਖੜੇ ਹੈਗੇ ਆ ਇੱਕ ਬੰਦਾ ਜਿਹੜਾ ਆ ਉਹ ਬੈਠਾ ਆ।

ਹਰੇ ਹਰ ਛੇਤਰ ਸ਼ੈਨਪੁਰ ਮੇਲਾ ਦੋ ਹਜਾਰ ਉੱਨੀ ਦਾ ਵੇਚਿਆ ਏ।

ਗੇਟ ਨਜਰ ਆਉਂਡੇਆ ਆ ਸਾਈਡ ਤੇ ਜਿਹੜੀ ਇੱਕ ਵ੍ਹਾਈਟ ਕਲਰ ਦਾ ਛੋਟਾ ਹਾਥੀ ਨਜਰ ਆ ਰਿਹਾ ਆ ਤੇ ਸਾਹਮਣੇ ਜਿਹੜਾ ਇੱਕ ਸਾਈਡ ਤੇ ਖੱਬੇ ਹੱਥ--

ਤੇ ਜੇਹੜਾ ਛੋਟੇ ਹਾਥੀ ਉੱਤੇ ਵੀ ਰੁੱਖ ਲੱਗਾ ਹੋਏਆ ਯਾ ਗੇਟ ਦਾ ਕਲਰ ਜੇਹੜਾ ਹੈਗਾ ਯਾ--

ਇਹ ਆ ਇੱਕ ਮੋਟਰਸਾਈਕਲ ਲੱਗਾ ਹੋਇਆ ਹਾ ਜਿਦੇ ਉੱਤੇ ਕੁਝ--

ਓੱਥੇ ਜਿਹੜਾ ਕਲਰ ਆ ਓਹ ਕਾਫੀ ਤਰਹਾਂ ਦਾ ਹੈਗਾ ਯਾ ਇਹਦਾ ਪਿੰਕ ਕਲਰ ਦਾ ਹੈਗਾ ਯਾ।

ਸਾਹਮਣੇ ਜੇਹੜੇਆ ਕਾਫੀ ਜੇਹੜੇ ਆ ਬੈਟਰੇ ਨਜ਼ਰ ਆ ਰਹੇ ਆ ਇੱਕ ਕ੍ਵਾਲ ਕੰਪਨੀ ਦਾ ਬੈਟਰਾਂ ਨਜ਼ਰ ਆ ਰਿਹਾ ਯਾ ਤੇ ਇੱਕ ਸਾਈਡ ਤੇ ਗੋਦਾਮ ਵੀ ਨਜਰ ਆ ਰਿਹਾ ਯਾ।